ਬਹੁਤ ਸਾਰੇ ਬੂਟੇ ਲੱਗੇ ਹੋਏ ਨੇਂ ਤੇ ਬਹੁਤ ਸਾਰੀਆਂ ਬਿਜਲੀ ਦਿਆਂ ਤਾਰਾਂ ਵੀ ਲੱਭ ਰਹੀਆਂ ਨੇਂ।

ਅਤੇ ਟੂਟੀਆਂ ਲੱਗੀਆਂ ਹੋਈਆਂ ਨੇਂ ਸਾਹਮਣੇ ਫਲੱਸ਼ ਕਰਨ ਵਾਲੇ ਬਟਨ ਵੀ ਲੱਗੇ ਹੋਏ ਨੇਂ।

ਇਹ ਇੱਕ ਦੁਕਾਨ ਹੈ ਬਾਹਰ ਲਿਖਿਆ ਹੋਇਆ ਹੈ ਟੈਟੂਜ਼ ਤੇ ਇੱਥੇ ਕੁਛ ਟੈਟੂ ਦੀਆਂ ਫੋਟੋਆਂ ਦੀ ਬਣੀਆਂ ਹੋਈਆਂ ਨੇ।

ਇੱਥੇ ਇੱਕ ਪਾਰਕ ਹੈ ਸਾਹਮਣੇ ਇੱਕ ਝੂਲ੍ਹਾਂ ਲੱਗਿਆ ਹੋਇਆ ਹੈ।

ਇਹ ਇੱਕ ਦੁਕਾਨ ਹੈ ਇਥੇ ਫਰਿਜ ਵਿੱਚ ਮਿਠਾਈ ਰੱਖੀ ਹੋਈ ਹੈ।

ਇਹ ਇੱਕ ਪਾਰਕ ਹੈ ਸਾਹਮਣੇ ਗੇਟ ਲੱਗਿਆ ਹੋਇਆ ਹੈ ਗੇਟ ਖੁੱਲਾ ਹੈ ਅਤੇ ਇਥੇ ਕੁਝ --

ਅੰਦਰ ਇੱਕ ਬੰਦਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਬੁ--

ਕੱਚ ਦੇ ਜਗ ਪਏ ਹੋਏ ਨੇ ਇੱਕ ਇੱਥੇ ਛੋਟਾ ਜਿਹਾ ਮੰਦਰ ਵੀ ਰੱਖਿਆ ਹੋਇਆ ਹੈ।

ਇੱਥੇ ਬਹੁਤ ਸਾਰਾ ਪਾਣੀ ਲੱਭ ਰਿਹਾ ਹੈ ਤੇ ਪਾਣੀ ਦੇ ਵਿੱਚ ਹਰੀ ਹਰੀ ਘਾਹ ਲੱਗੀ ਹੋਈ ਹੈ।

ਰੰਗ ਬਰੰਗੇ ਕੱਪੜੇ ਪਾਏ ਹੋਏ ਹੈ ਅਤੇ।

ਇਹ ਇੱਕ ਸਕੂਲ ਹੈ ਤੇ ਬਹੁਤ ਸਾਰੇ ਬੱਚੇ ਇੱਥੇ ਬੈਠੇ ਹੋਏ ਨੇ।

ਇੱਥੇ ਬਹੁਤ ਸਾਰੇ ਕਬੂਤਰ ਖੜੇ ਨੇਂ ਓਹਨਾਂ ਦੇ ਲੱਗੇ ਬਹੁਤ ਸਾਰਾ--

ਤੇ ਆਸੇ ਪਾਸੇ ਕੁਝ ਗੱਡੀਆਂ ਤੇ ਇੱਕ ਬੱਸ ਖੜੀ ਹੈ।

ਇਹ ਇੱਕ ਮੰਦਿਰ ਹੈ ਸਾਹਮਣੇ ਗੇਟ ਓੱਤੇ ਪ੍ਰਾਚੀਨ ਕਾਲੀ ਮਾਤਾ ਮੰਦਿਰ ਲਿਖਿਆ ਹੋਇਆ ਹੈ।